ਉਹਦੇ ਨਾਲ ਸਾਨੂੰ ਛੋਟੇ ਛੋਟੇ ਥੋੜੀ ਛੋ ਥੋੜੀ ਥੋੜੀ ਦੂਰੀ ਚ ਸਾਨੂੰ ਪੇੜ ਵੀ ਨਜ਼ਰ ਆ ਰਹੇ ਐ ਜੋ ਕਿ ਗਾਰਡਨ ਦਾ ਪੂਰਾ ਪੂਰਾ ਲੁੱਕ ਉਹਨੂੰ--

ਹੋਰ ਵੀ ਚੰਗਾ ਬਾਪਦੇ ਪਏ ਆ ਤੇ ਉਹਦੇ ਨਾਲ ਕਿ ਬਿਲਡਿੰਗ ਜਿਹੜੀ ਹ ਉਹਦਾ ਪੇਂਟ ਲਾਲ ਕਲਰ ਦਾ ਕੀਤਾ ਗਿਆ ਜਿਹਦੇ ਵਿੱਚ ਵਾਈਟ ਕਲਰ ਦੀ ਲਾਈਨਾਂ ਨਾਲ ਉਹਨੂੰ ਸਜਾਇਆ।

ਇਥੇ ਅਸੀਂ ਵੇਖ ਸਕਦੇ ਆ ਸਾਨੂੰ ਇੱਕ ਪੈਸਟਰਾਈਜ਼ ਦੀ ਦੁਕਾਨ ਨਜ਼ਰ ਆਉਂਦੀ ਪਈ ਹੈ ਇਹਦੇ ਵਿੱਚ ਪੈਸਟਰਾਈਜ਼ ਰੱਖੇ ਹੋਏ ਯਾਨੀ ਕੀਟ ਨਾਸ਼ਕ ਦਵਾਈਆਂ ਇਥੇ ਮਿਲਦੀਆਂ ਨੇ।

ਉਹਨਾਂ ਨੂੰ ਮਾਰਨ ਵਾਸਤੇ ਇੱਥੇ ਦਵਾਈਆਂ ਮਿਲ ਜਾਂਦੀਆਂ ਸਪਰੇ ਮਿਲ ਜਾਂਦੇ ਨੇ ਤੇ ਹੋਰ ਵੀ ਬਹੁਤ ਚੀਜ਼ਾਂ ਤੇ ਇੱਥੇ ਬੀਜ ਖਾਦ ਸਭ ਕੁਝ ਸਾਨੂੰ ਅਵੇਲੇਬਲ ਹੁੰਦਾ ਸਭ ਕੁਝ ਉਪਲਬ ਹੁੰਦਾ ਕਿਉਂਕਿ--

ਅੱਖਾਂ ਦੇ ਸਾਹਮਣੇ ਦ੍ਰਿਸ਼ ਹੈਗਾ ਹੈ ਟਾਇਰਾਂ ਦੀ ਦੁਕਾਨ ਦਾ ਟਾਇਰ ਬਹੁਤ ਹੀ ਵੱਡੇ ਵੱਡੇ ਅਕਾਰ ਬਹੁਤ ਹੀ ਵੱਡੀ ਵੱਡੀਸ਼ੇਪ ਚ ਬਣੇ ਰੱਖੇ ਹੋਏ ਸਾਡੇ ਸਾਹਮਣੇ--

ਔਰ ਵਾਈਫ ਐਂਡ ਹਸਬੈਂਡ ਆਪਣੀ ਫੋਟੋ ਕਲਿਕ ਕਰਵਾਉਂਦੇ ਪਏ ਤੁਸੀਂ ਵੇਖ ਸਕਦੇ ਹੋ।

ਸੱਜੇ ਪਾਸੇ ਖੱਬੇ ਪਾਸੇ ਦੋਨੋ ਪਾਸੇ ਭੀੜ ਹੈਗੀ ਤੇ ਦੋਨੋਂ ਪਾਸੇ ਸੜਕ ਦੇ ਬਿਲਡਿੰਗ ਸਾਨੂੰ ਵੱਡੀਆਂ ਵੱਡੀਆਂ ਦੁਕਾਨਾਂ ਨਜ਼ਰ ਆਉਂਦੀ ਪਈਆ ਸਾਡੇ ਜਿਹੜੇ ਸਾਹਮਣੇ--

ਤੇ ਅ ਸਾਹ ਲੈ ਸਕਣ ਕਿਉਂਕਿ ਉਹ ਬਹੁਤ ਦੂਰੋ ਦੂਰੋ ਲੋਕੀਂ ਇੱਥੇ ਆਂਦੇ ਨੇ ਥੱਕ ਜਾਂਦੇ ਨੇ ਤੇ ਗਰਮੀ ਚ ਆਂਦੇ ਨੇ ਤੇ ਥੋੜ੍ਹੀ ਬੈਹ ਕੇ ਇੱਥੇ ਪੰਖੇ ਦੀ ਹਵਾ ਲੈ ਸਕਣ ਤੇ--

ਜਿੱਥੇ ਵੇਖ ਕੇ ਲੱਗਦਾ ਪਿਆ ਕਿ ਇਸ ਜਗ੍ਹਾ ਦੀ ਬਹੁਤ ਜਿਆਦਾ ਆਸਤਾ ਬਹੁਤ ਜਗ੍ਹਾ ਮਾਨਤਾ ਹੈਗੀ ਹੈ।

ਦਵਾਰਾ ਹੈਗਾ ਇੱਕ ਦੁਕਾਨਾਂ ਦਾ ਇੱਕ ਗਰੋਸਰੀ ਸਟਰੋਪ ਯਾਂ ਸ਼ੋਪਿੰਗ ਮੋਲ ਕਹਿ ਸਕਦੇ ਆ ਜਿਹਦੇ ਵਿੱਚ ਸਾਨੂੰ ਕਾਉਂਟਰ ਯਾਨੀ ਸ਼ੋਕੇਸ 'ਚ ਸਾਨੂੰ ਸਮਾਨ ਲੱਗੇ ਹੋਏ ਨਜ਼ਰ ਆ ਰਹੇ ਨੇ।

ਦੁਕਾਨ ਚ ਭੀੜ ਵੀ ਸਾਨੂੰ ਨਜ਼ਰ ਆਉਂਦੀ ਪਈ ਤੇ ਦੁਕਾਨ ਦੇ ਸਾਹਮਣੇ ਸਾਹਮਣੇ ਸਾਨੂੰ ਸੀੜੀਆਂ ਯਾਨੀ ਪੌੜੀਆਂ ਵੀ ਨਜ਼ਰ ਆ ਰਹੀਆਂ ਹੈਂ।

ਬਾਕੀ ਦੁਕਾਨਾਂ ਸਾਰੀ ਬਣੀਆਂ ਹੋਈਆਂ ਨੇ ਬਿਲਕੁਲ ਅਪ ਟੂ ਡੇਟ ਹੈਗੀਆਂ ਬੜੀ ਜਿਹੜੀ ਵਿਚਕਾਰਲੀ ਦੁਕਾਨ ਹੈਗੀ ਆ ਉਹਦੇ ਵਿੱਚ ਕੁਝ ਕੰਮ ਲੱਗਿਆ ਹੋਇਆ ਅਸੀਂ ਵੇਖ ਸਕਦੇ ਆਂ ਮਿਸਤਰੀ ਲੱਗੇ ਹੋਏ ਨੇ --

ਕੁਝ ਦੁਕਾਨ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੌੜੀਆਂ ਤੋਂ ਚੜ੍ਹਕੇ ਓਹ ਦੁਕਾਨ ਨੂੰ ਰਿਪੇਅਰ ਕਰਦੇ ਪਏ --

ਇਹ ਨਜ਼ਾਰਾ ਇੱਕ ਰੈਸਟੋਰੈਂਟ ਦਾ ਹੈਗਾ ਤੁਸੀਂ ਵੇਖ ਸਕਦੇ ਹੋ ਰੈਸਟੋਰੈਂਟ ਕਾਫੀ ਲੰਬਾਈ ਯਾਨੀ ਕਾਫੀ ਅੰਦਰ ਤੱਕ ਬਣਿਆ ਹੋਇਆ ਹੈ ਤੇ ਜਿਹੜੀ ਲਾਸਟ ਸਾਨੂੰ ਕੁਰਸੀਆਂ ਟੇਬਲ ਨਜ਼ਰ ਆਉਂਦੇ ਪਏ ਉੱਥੇ ਕੁਝ--

ਕਸਟਮਰ ਬਹਿ ਕੇ ਆਪਣੇ ਖਾਣੇ ਨੂੰ ਆਪਣੇ ਮੀਲ ਨੂੰ ਇੰਜੋਏ ਵੀ ਕਰਦੇ ਪਏ ਆ ਤੇ ਬਾਕੀ ਸਾਰਾ ਰੈਸਟੋਰੈਂਟ ਫਿਲਹਾਲ ਸਾਨੂੰ ਖਾਲੀ ਨਜ਼ਰ ਆਉਂਦਾ ਪਿਆ।

ਸਾਨੂੰ ਇੱਕ ਪੈਟਰੋਲ ਪੰਪ ਨਜ਼ਰ ਆਉਂਦਾ ਪਿਆ ਸੜਕ ਦੇ ਦੂਜੇ ਪਾਸੇ ਸਾਹਮਣੇ ਅਸੀਂ ਵੇਖ ਸਕਦੇ ਆ ਪੈਟਰੋਲ ਪੰਪ ਹੈਗਾ ਜਿਹੜਾ ਉਹਦਾ ਪੈਟਰੋਲ ਪੰਪ ਦਾ ਜਿਹੜਾ ਬੋਰਡ ਹੈਗਾ ਉਹ ਲਾਲ ਤੇ ਨੀਲੇ ਕਲਰ ਨਾਲ ਕੀਤਾ ਗਿਆ ਪੇਂਟ ਉਹਨੂੰ।

ਤੇ ਵੱਡੇ ਵੱਡੇ ਖੰਭੇ ਲੱਗੇ ਹੋਏ ਨੇਂ ਜਿਸ ਤਰ੍ਹਾਂ ਪੈਟ੍ਰੋਲ ਪੰਪ ਤੇ ਲੱਗੇ ਹੁੰਦੇ ਨੇਂ ਕਿਉਂਕਿ ਪੈਟ੍ਰੋਲ ਪੰਪ ਦੇ ਜਿਹੜੀ ਬਿਲਡਿੰਗ ਹੁੰਦੀ ਹੈ।

ਗਏ ਨੇ ਅਸੀਂ ਇਸੇ ਕੱਪੜੇ ਦੀ ਦੁਕਾਨਾਂ ਚ ਆ ਗਏ ਆ ਕੱਪੜੇ ਹੀ ਕੱਪੜੇ ਦੁਕਾਨਾਂ ਨਜ਼ਰ ਆਂਦੀਆਂ ਪਈਆਂ ਨੀ ਮੇਂਸ ਵੇਅਰ ਚਿਲਡ ਕਿਸੀ ਵੀ ਬੱਚੇ ਦੇ ਕੱਪੜੇ ਇੱਥੇ ਨਜ਼ਰ ਆਂਦੇ ਪਏ ਆ ਸਾਨੂੰ ਹੈਂਡਗਰ ਦੇ ਲਟਕੇ ਹੋਏ --

ਸਾਡੇ ਸਾਹਮਣੇ ਇੱਕ ਗਰਾਉਂਡ ਐ ਬਾਗ ਜਾਂ ਬਗੀਚਾ ਕਹਿ ਲੋ ਜਾਂ ਗਾਰਡਨ ਕਹਿ ਲਓ ਕੁਛ ਵੀ ਕਹਿ ਲਓ ਬਸ ਹਰੀ-ਹਰੀ ਘਾਹ ਨਾਲ ਭਰਿਆ ਇੱਕ ਮੈਦਾਨ ਨਜ਼ਰ ਆਉਂਦਾ ਪਿਆ ਐ ਜਿਹੜੇ ਆਸੇ-ਪਾਸੇ ਸਾਨੂੰ --

ਤੁਹਾਡੇ ਸਾਹਮਣੇ ਜਿਹੜੇ ਰੈਕ ਤੇ ਲੱਗੇ ਹੋਏ ਨੇ ਉਹ ਅਲੱਗ ਅਲੱਗ ਮੋਬਾਇਲ ਦੇ ਕੰਪਨੀਆਂ ਦੇ ਅਲੱਗ ਅਲੱਗ ਨਏ ਨਏ ਹਾਈ_ਫਾਈ ਮਾਡਲ ਹੈਗੇ ਨੇ ਤੁਸੀਂ ਇੱਥੇ ਨਿਆ ਨਿਆ ਮੋਬਾਈਲ --

ਤੇ ਜਿਹੜਾ ਮੇਕਅਪ ਆਰਟਿਸਟ ਹੈ ਉਹ ਇਹਨਾਂ ਵਧੀਆ ਸੋਹਣਾ ਯੂਜ ਕਰਦਾ ਕਿ ਮੇਕਅਪ ਵੇਖਣ ਦੇ ਲਾਇਕ ਬਣਦਾ ਹੈ।

ਅਸੀਂ ਵੇਖ ਸਕਦੇ ਆ ਖੇਤ ਹੈਗੇ ਆ ਖੇਤਾਂ ਦੇ ਵਿੱਚ ਇੱਕ ਕਿਸਾਨ ਖਲੋਤਾ ਹੋਇਆ ਹੈ ਇਹ ਸਾਨੂੰ ਗੋਭੀ ਦੇ ਫੁੱਲਾਂ ਦੀ ਯਾਨੀ ਫੁੱਲ ਗੋਭੀ ਦੀ ਫਸਲ ਨਜ਼ਰ ਆਂਦੀ ਪਈ ਹੈ ਅਸੀਂ ਵੇਖ ਸਕਦੇ ਆ।

ਉਹਨਾਂ ਦਾ ਸੰਤੁਲਨ ਬਣਾ ਰਹੇ ਉਹਨਾਂ ਦੀ ਫਲੈਕਸਟੀਬਿਲਟੀ ਬਹੁਤ ਚੰਗੀ ਤਰ੍ਹਾਂ ਕੰਮ ਕਰੇ ਤੇ ਉਹਨਾਂ ਦੇ ਸ਼ਰੀਰ 'ਚ ਤਾਕਤ ਰਹੇ ਰਕਤ ਸੰਚਾਰ ਬਿਲਕੁਲ ਸਹੀ ਤਰ੍ਹਾਂ ਰਏ।

ਆਫਿਸ ਦਾ ਦ੍ਰਿਸ਼ ਵੇਖਦੇ ਪਏ ਆ ਜਿੱਥੇ ਵਰਕਰ ਆਪਣਾ ਕੰਮ ਕਰਦੇ ਪਏ ਨੇ ਆਪਣੇ ਡੈਸਕ ਤੇ ਬਹਿ ਕੇ ਕੰਪਿਊਟਰ ਤੇ ਬਹਿ ਕੇ ਕੰਮ ਕਰਦੇ ਪਏ ਨੇ।

ਫਿਲਹਾਲ ਸਾਨੂੰ ਡੈਸਕ ਤੇ ਸਾਨੂੰ ਇੱਕ ਹੀ ਬੰਦਾ ਨਜ਼ਰ ਆਉਂਦਾ ਪਿਆ ਤੇ ਉਹਦੇ ਸਾਹਮਣੇ ਵਾਲੇ ਡੈਸਕ ਤੇ ਸਾਨੂੰ ਇੱਕ ਬੰਦਾ ਨਜ਼ਰ ਆ ਰਿਹਾ ਹੈ।

ਲਾਈਟਾਂ ਨਾਲ ਸਜਵਾਏਆ ਹੋਏਆ ਹੈ ਤੇ ਦੁਕਾਨ ਵੀ ਕਾਫੀ ਵੱਡੀ ਹੈਗੀ ਹੈ ਕਾਫੀ ਅੱਛੀ ਵੈਰਾਇਟੀ ਨਜ਼ਰ ਆਂਦੀ ਪਈ ਮਿੱਠਾਇਆਂ ਦੀ ਜੋਕਿ ਬੋਹੁਤ ਹੀ ਸ਼ਾਨਦਾਰ ਦ੍ਰਿਸ਼ ਹੈਗਾ ਤੇ ਲੋਕਾਂ ਦੇ ਤਾਂ ਏੱਥੇ--